ਦੂਜੇ ਯੂਰਪੀ ਦੇਸਾਂ ਵਿੱਚ ਅਠਾਰਵੀਂ ਅਤੇ ਉਨਵੀਂ ਸਦੀ ਵਿੱਚ ਉਦਯੋਗਿਕ ਖੇਤਰ ਵਿੱਚ ਹੋਈਆਂ ਮਹੱਤਵਪੂਰਨ ਤਬਦੀਲੀਆਂ ਦੇ ਕਾਡਾਂ ਤੋਂ ਲੈ ਕੇ ਅਠਾਰਵੀਂ ਸਦੀ ਦੇ ਦੂਜੇ ਅੱਧ ਵਿੱਚ ਇੰਗਲੈਂਡ ਵਿੱਚ ਅਨੇਕਾਂ ਮਸ਼ੀਨਾਂ ਯੰਤਰਾਂ ਦਾ ਅਵਿਸ਼ਕਾਰ ਕੀਤਾ ਗਿਆ, ਜਿਹਨਾਂ ਦੇ ਸਿੱਟੇ ਵਜੋਂ ਉਤਪਾਦਨ ਤੇ ਸਾਧਨਾ ਵਿੱਚ ਵੱਡਾ ਪ ਪਰਿਵਰਤਨ ਆਇਆ ਘਰੇਲੂ ਉਦਯੋਗਾਂ ਵਿੱਚ

ਇੰਗਲੈਂਡ ਤੋਂ ਬਾਅਦ ਦੂਜੇ ਯੂਰਪੀ ਦੇਸਾਂ ਵਿੱਚ ਉਦਯੋਗਿਕ ਪਰਿਵਰਤਨ ਹੌਲੀ ਹੌਲੀ ਆਇਆ, ਇੰਗਲੈਂਡ ਦੇ ਦੂਜੇ ਯੂਰਪੀ ਦੇਸਾਂ ਵਿੱਚ ਹੋਏ ਉਦਯੋਗਿਕ ਪਰਿਵਰਤਨ ਲਈ ਕ੍ਰਾਂਤੀ ਸ਼ਬਦ ਦੀ ਵਰਤੋਂ ਪ੍ਰਸਿੱਧ ਇਤਿਹਾਸਕਾਰ ਤਾਇਨਵੀ ਨੇ ਆਪਣੀ ਪੁਸਤਕ ਵਿੱਚ ਕੀਤੀ ਅਤੇ ਇਸ ਪਿੱਛੋਂ ਇਸ ਸ਼ਬਦ ਦੀ ਵਰਤੋਂ ਆਮ ਹੋ ਗਈ, ਭਾਵੇਂ ਉਦਯੋਗਿਕ ਖੇਤਰ ਵਿੱਚ ਆਈਆਂ ਮਹਾਨ ਤਬਦੀਲੀਆਂ ਦਾ ਠੀਕ ਸਮਾਂ ਨਿਸ਼ਚਤ ਕਰਨਾ ਬਹੁਤ ਕਠਿਨ ਹੈ l ਫਿਰ ਵੀ ਇਹ ਕਿਹਾ ਜਾ ਸਕਦਾ ਹੈ ਕਿ ਯੂਰਪੀ ਦੇਸਾਂ ਵਿੱਚ ਇਹ ਤਬਦੀਲੀਆਂ ਮੁੱਖ ਰੂਪ ਵਿੱਚ ਅਠਾਰਵੀਂ ਸਦੀ ਦੇ ਅੱਧ ਤੋਂ ਲੈ ਉੱਨਵੀਂ ਸਦੀ ਦੇ ਅੰਤ ਤੱਕ ਆਈਆਂ ਕੁੱਝ ਵਿਦਵਾਨਾਂ ਨੇ ਉਦਯੋਗਿਕ ਖੇਤਰਾਂ ਵਿੱਚ ਇਹਨਾਂ ਤਬਦੀਲੀਆਂ ਲਈ ਕ੍ਰਾਂਤੀ ਸ਼ਬਦ ਦੀ ਵਰਤੋਂ ਉੱਤੇ ਇਤਰਾਜ਼ ਕੀਤਾ ਤੇ ਉਹਨਾਂ ਦਾ ਕਹਿਣਾ ਸੀ ਕਿ ਕ੍ਰਾਂਤੀ ਇਕਦਮ ਤੇ ਅਚਾਨਕ ਆਉਂਦੀ ਹੈ ਅਤੇ ਇਸ ਵਿੱਚ ਹਿੰਸਕ ਘਟਨਾਵਾਂ ਵਾਪਰੀਆਂ, ਖੂਨ ਖਰਾਬਾ ਤੇ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਅਤੇ ਤੁਰੰਤ ਅਦਲਾ ਬਦਲੀ ਵੇਖਣ ਵਿੱਚ ਆਉਂਦੀ ਤੇ ਇਸਦੇ ਉਲਟ ਉਦਯੋਗਿਕ ਕ੍ਰਾਂਤੀ ਨਾਲ ਸੰਬੰਧਤ ਸਾਰੀਆਂ ਤਬਦੀਲੀਆਂ ਅਚਾਨਕ ਜਾਂ ਇੱਕ ਦੋ ਸਾਲ ਵਿੱਚ ਨਹੀਂ ਆਈਆਂ, ਸਗੋਂ ਇਹ ਵਿਕਾਸ ਦਾ ਅਜਿਹਾ ਸਿਲਸਿਲਾ ਸੀ ਜਿਸਨੂੰ ਪੂਰਾ ਹੋਣ ਲਈ ਹਰ ਇੱਕ ਦੇਸ ਵਿੱਚ ਘੱਟੋ ਘੱਟ ਪੰਜਾਹ ਸਾਲ ਦੇ ਯੂਰਪ ਵਿੱਚ ਸਮੁੱਚੇ ਤੌਰ ਤੇ ਸੌ ਸਾਲ ਤੋਂ ਵੱਧ ਸਮਾਂ ਲੱਗਿਆ, ਇੱਕ ਲਿਹਾਜ ਨਾਲ ਇਹ ਕੀ ਕਿਹਾ ਜਾ ਸਕਦਾ ਹੈ ਕਿ ਉਦਯੋਗਿਕ ਵਿਕਾਸ ਦਾ ਇਹ ਸਿਲਸਿਲਾ ਅਜੇ ਵੀ ਜ਼ਾਰੀ ਹੈ ਅਤੇ ਸਦਾ ਜ਼ਾਰੀ ਰਹੇਗਾ। ਵਿਦਵਾਨਾਂ ਦਾ ਕਹਿਣਾ ਹੈ ਕਿ ਵਿਕਾਸ ਦਾ ਇਹ ਕਾਰਜਕ੍ਰਮ ਇੰਨਾ ਹੌਲੀ ਹੌਲੀ ਹੋਇਆ ਕਿ ਇਸ ਕ੍ਰਾਂਤੀ ਨੂੰ ਉਪਮਾ ਦੇਣੀ ਠੀਕ ਨਹੀਂ ਸਮਝਿਆ, ਇਹ ਕ੍ਰਾਂਤਿਕ ਘਟਨਾ ਨਾ ਹੋ ਕੇ ਇੱਕ ਪ੍ਰਕਿਰਿਆ ਹੈ ਦਾ ਕਹਿਣਾ ਹੈ ਕਿ ਉਦਯੋਗਿਕ ਵਿਕਾਸ ਦਾ ਸਿਲਸਿਲਾ ਪੰਦਰਵੀਂ ਸਦੀ ਵਿੱਚ ਸ਼ੁਰੂ ਹੋਇਆ ਅਤੇ ਅਜੇ ਵੀ ਜ਼ਾਰੀ ਹੈ, ਜਿਸ ਚੀਜ਼ ਦੇ ਵਿਕਾਸ ਨੂੰ ਪੰਜ ਸਦੀਆਂ ਦਾ ਸਮਾਂ ਲੱਗਿਆ ਉਸਨੂੰ ਕ੍ਰਾਂਤੀ ਨਹੀਂ ਕਿਹਾ ਜਾ ਸਕਦਾ। ਦੂਜੇ ਪਾਸੇ ਕ੍ਰਾਂਤੀ ਸ਼ਬਦ ਸਮਰਥਕਾਂ ਦਾ ਕਹਿਣਾ ਹੈ ਕਿ ਭਾਵੇਂ ਉਦਯੋਗਿਕ ਤਬਦੀਲੀਆਂ ਆਉਣ ਵਿੱਚ ਬਹੁਤ ਸਮਾਂ ਲੱਗਾ ਪਰ ਇਹਨਾਂ ਤਬਦੀਲੀਆਂ ਨੇ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 ਕਾਰਖਾਨਿਆਂ ਦੀਆਂ ਉੱਚੀਆਂ ਉੱਚੀਆਂ ਚਿਮਨੀਆਂ ਦਿਨ ਰਾਤ ਵੱਲ ਧੂੰਆਂ ਸੁੱਟਣ ਲੱਗੀਆਂ ਮਸ਼ੀਨਾਂ ਦੇ ਸ਼ੋਰ ਨੇ ਸ਼ਹਿਰਾਂ ਦੀ ਖਾਮੋਸੀ ਦਾ ਅੰਤ ਕਰ ਦਿੱਤਾ। ਪੇਂਡੂ ਆਬਾਦੀ ਨੂੰ ਰੋਜ਼ਗਾਰ ਨੇ ਸ਼ਹਿਰਾਂ ਵੱਲ ਖਿੱਚਿਆ ਉਤਪਾਦਨ ਵਿੱਚ ਵਾਧਾ ਹੋਇਆ ਤੇ ਦੇਸ ਵਿੱਚ ਖ਼ੁਸ਼ਹਾਲੀ ਤੇ ਪ੍ਰਫੁਲਤਾ ਆਈ, ਅਸਲ ਵਿੱਚ ਮੱਧਕਾਲ ਤੋਂ ਆਧੁਨਿਕ ਕਾਲ ਲਿਆਉਣ ਵਿੱਚ ਇਹਨਾਂ ਉਦਯੋਗਿਕ ਤਬਦੀਲੀਆਂ ਦਾ ਮੁੱਖ ਭਾਗ ਹੈ, ਤੋਇਨਵੀ ਦੇ ਕਥਨ ਅਨੁਸਾਰ ਉਦਯੋਗਿਕ ਕ੍ਰਾਂਤੀ ਦਾ ਸਾਰ ਉਤਪਾਦਨ ਦੇ ਧਨ ਦੀ ਵੰਡ ਸੰਬੰਧੀ ਮੱਧਕਾਲੀਨ ਵਿਵਸਥਾ ਦੇ ਸਥਾਨ ਤੋਂ ਵੱਧ ਤੋਂ ਵੱਧ ਉਤਪਾਦਨ ਕਰਨ ਵਿੱਚ ਮੁਕਾਬਲਾ

ਇੰਗਲੈਂਡ ਵਿੱਚ ਅਨੇਕਾਂ ਮਸ਼ੀਨਾਂ ਯੰਤਰ ਦਾ ਅਵਿਸ਼ਕਾਰ ਕੀਤਾ ਗਿਆ, ਜਿਹਨਾਂ ਦੇ ਸਿੱਟੇੇ ਵਜੋਂ ਉਤਪਾਦਨ ਦੇ ਸਾਧਨਾਂ ਵਿੱਚ ਵੱਡਾ ਪਰਿਵਰਤਨ ਆਇਆ। ਘਰੇਲੂ ਉਦਯੋਗਾਂ ਵਿੱਚ ਮਾਲ ਹੱਥ ਨਾ ਬਣਾਏ ਜਾਣ ਦੀ ਥਾਂ ਹੁਣ ਇਹ ਵੱਡੀਆਂ ਵੱਡੀਆਂ ਮਸ਼ੀਨਾਂ ਦੁਆਰਾ ਫ਼ੈਕਟਰੀ ਵਿੱਚ ਬਣਨ ਲੱਗਾ ਛੇਤੀ ਹੀ ਇੰਗਲੈਂਡ ਅਤੇ ਇਸ ਤੋਂ ਬਾਅਦ ਯੂਰਪੀ ਦੇਸਾਂ ਵਿੱਚ ਉਦਯੋਗਿਕ ਪਰਿਵਰਤਨ ਹੌਲੀ ਹੌਲੀ ਆਇਆ, ਇੰਗਲੈਂਡ ਦੇ ਦੂਜੇ ਯੂਰਪੀ ਦੇਸਾਂ ਵਿੱਚ ਹੋਏ ਉਦਯੋਗਿਕ ਪਰਿਵਰਤਨ ਲਈ ਕ੍ਰਾਂਤੀ ਸ਼ਬਦ ਦੀ ਵਰਤੋਂ ਪ੍ਰਸਿੱਧ ਇਤਿਹਾਸਕਾਰ ਆਰਨੋਲਡ ਤਾਇਨੋਵੀ ਨੇ ਆਪਣੀ ਪੁਸਤਕ ਵਿੱਚ ਕੀਤੀ ਅਤੇ ਇਸਦੇ ਅਠਾਰਾਂ ਸੌ ਚੁਰਾਸੀ ਵਿੱਚ ਵੀ ਛਪੀ ਤੇ ਇਸ ਪਿੱਛੋਂ ਇਸ ਸ਼ਬਦ ਦੀ ਵਰਤੋਂ ਆਮ ਹੋ ਗਈ, ਭਾਵੇਂ ਉਦਯੋਗਿਕ ਖੇਤਰ ਵਿੱਚ ਆਈਆਂ ਮਹਾਨ ਤਬਦੀਲੀਆਂ ਦਾ ਠੀਕ ਸਮਾਂ

ਉਦਯੋਗਿਕ ਖੇਤਰ ਵਿੱਚ ਆਈਆਂ ਇਹਨਾਂ ਤਬਦੀਲੀਆਂ ਲਈ ਕ੍ਰਾਂਤੀ ਸ਼ਬਦ ਦੀ ਵਰਤੋਂ ਉੱਤੇ ਇਤਰਾਜ਼ ਕੀਤਾ ਤੇ ਉਹਨਾਂ ਦਾ ਕਹਿਣਾ ਸੀ ਕਿ ਕ੍ਰਾਂਤੀ ਇਕਦਮ ਤੇ ਅਚਾਨਕ ਆਉਂਦੀ ਹੈ ਅਤੇ ਇਸ ਵਿੱਚ ਹਿੰਸਕ ਘਟਨਾਵਾਂ ਵਾਪਰੀਆਂ ਹਨ ਖੂਨ ਖਰਾਬਾ ਤੇ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ ਅਤੇ ਉਸਦੇ ਉਲਟ ਉਦਯੋਗਿਕ ਕ੍ਰਾਂਤੀ ਨਾਲ ਸੰਬੰਧਤ ਸਾਰੀਆਂ ਤਬਦੀਲੀਆਂ ਅਚਾਨਕ ਜਾਂ ਇੱਕ ਦੋ ਸਾਲ ਵਿੱਚ ਨਹੀਂ ਆਈਆਂ, ਸਗੋਂ ਇਹ ਵਿਕਾਸ ਦਾ ਅਜਿਹਾ ਸਿਲਸਿਲਾ ਸੀ ਜਿਸਨੂੰ ਪੂਰਾ ਹੋਣ ਲਈ ਹਰ ਇੱਕ ਦੇਸ ਵਿੱਚ ਘੱਟੋ ਘੱਟ ਪੰਜਾਹ ਸਾਲ ਅਤੇ ਯੂਰਪ ਵਿੱਚ ਸਮਝੌਤੇ ਤੌਰ ਤੇ ਸੌ ਸਾਲ ਤੋਂ ਵੱਧ ਸਮਾਂ ਲੱਗਾ, ਇੱਕ ਲਿਹਾਜ ਨਾਲ ਇਹ ਵੀ ਕਿਹਾ ਜਾ ਸਕਦਾ ਹੈ ਕਿ ਉਦਯੋਗਿਕ ਵਿਕਾਸ ਦਾ ਇਹ ਸਿਲਸਿਲਾ ਅਜੇ ਵੀ ਜ਼ਾਰੀ ਹੈ, ਅਤੇ ਇਸ ਤੋਂ ਬਾਅਦ ਇਸਦਾ ਵਿਕਾਸ ਇਹ ਕਾਰਜਕ੍ਰਮ ਇੰਨਾ ਹੌਲੀ ਹੋਇਆ ਕਿ ਇਸ ਨੂੰ ਕ੍ਰਾਂਤੀ ਦੀ ਉਪਮਾ ਦੇਣਾ ਠੀਕ ਨਹੀਂ, ਇਹ ਕ੍ਰਾਂਤਿਕ ਘਟਨਾ ਨਾ ਹੋ ਕੇ ਇੱਕ ਪ੍ਰਕਿਰਿਆ ਹੈ ਦਾ ਕਹਿਣਾ ਹੈ ਕਿ ਉਦਯੋਗਿਕ ਵਿਕਾਸ ਦਾ ਸਿਲਸਿਲਾ ਪੰਦਰਵੀਂ ਸਦੀ ਤੋਂ ਲੈ ਕੇ ਸ਼ੁਰੂ ਹੋਇਆ ਅਤੇ ਅਜੇ ਵੀ ਜ਼ਾਰੀ ਹੈ, ਜਿਸ ਚੀਜ਼ ਦੇ ਵਿਕਾਸ ਵਿੱਚ ਪੰਜ ਭਾਵੇਂ ਉਦਯੋਗਿਕ ਤਬਦੀਲੀਆਂ ਆਉਣ ਵਿੱਚ ਬਹੁਤ ਸਮਾਂ ਲੱਗਾ ਪਰ ਇਹਨਾਂ ਤਬਦੀਲੀਆਂ ਨੇ ਮਨੁੱਖੀ ਜੀਵਨ ਉੱਤੇ

ਇਸਨੂੰ ਕ੍ਰਾਂਤੀਕਾਰੀ ਇਸ ਲਈ ਕਿਹਾ ਗਿਆ ਹੈ ਕਿਉਂਕਿ ਇਸਨੇ ਦੇਸ ਦਾ ਰੂਪ ਬਦਲ ਦਿੱਤਾ ਅਤੇ ਉੱਚੀਆਂ ਉੱਚੀਆਂ ਚਿਮਨੀਆਂ ਦਿਨ ਰਾਤ ਵੱਲ ਧੂੰਆਂ ਸੁੱਟਣ ਲੱਗੀਆਂ, ਮਸ਼ੀਨਾਂ ਦੇ ਸ਼ੋਰ ਨੇ ਸ਼ਹਿਰਾਂ ਦੀ ਖਾਮੋਸੀ ਦਾ ਅੰਤ ਕਰ ਦਿੱਤਾ। ਪੇਂਡੂ ਆਬਾਦੀ ਨੂੰ ਰੋਜ਼ਗਾਰ ਨੇ ਸ਼ਹਿਰਾਂ ਵੱਲ ਖਿੱਚਿਆ, ਉਤਪਾਦਨ ਵਿੱਚ ਵਾਧਾ ਹੋਇਆ ਸਤਿ ਸ੍ਰੀ ਅਕਾਲ ਬਾਕੀ ਗੱਲ ਬਾਅਦ ਵਿੱਚ। ਹੈਲੋ

ਹੈਲੋ ਕੀ ਹਾਲ ਆ ਚਾਚੀ ਠੀਕ ਠਾਕ

ਹਾਂਜੀ ਹਾਂਜੀ ਠੀਕ ਠਾਕ ਤੁਸੀ ਸੁਣਾਓ ਠੀਕ ਠਾਕ ਜੇ ਸਬ ਠੀਕ ਠਾਕ ਆ ਤੂੰ ਸੁਣਾ ਅਪਣੇ ਬੱਚਿਆ ਦੇ ਕੀ ਹਾਲ ਆ ਹਾਂਜੀ ਹਾਂਜੀ ਬੱਚੇ ਠੀਕ ਐ ਉਹਨੇ ਆਉਣਾ ਵਾ ਕੱਲ ਆਖਣ ਡਈ ਸੀ ਮੰਮੀ ਠੀਕ ਨੀ ਆ ਤੇ ਮੈਂ ਬਾਂਡੇ ਆਈ ਆ ਤੇ ਮੈਂ ਅਜਾਗੀ ਘਰ ਤੇ ਮੈਂ ਕਿਹਾ ਪੁੱਤ ਤੁਹਾਡੀ ਮਰਜ਼ੀ ਐਗੀ, ਕਹਿੰਦੀ ਨਹੀਂ

ਹਮ ਚੰਗਾ ਵਾ ਰੱਲ ਮਿਲ ਕੇ ਹੱਥ ਵਟਾ ਦੀਆ ਤੇ ਆਖਣ ਡਈ ਸੀ ਕਹਿੰਦੀ ਮੈਂ ਅਜਾਗੀ ਸਵੇਰੇ ਮੈਂ ਕਿਹਾ ਚੱਲ ਪੁੱਤ ਆਜੀ ਸਵੇਰੇ ਤੈਨੂੰ ਪਤਾ ਮੈਂ ਠੀਕ ਨੀ ਐ ਆਹੋ ਤੇ ਹੋਰ ਵੀਨਾ ਆਈ ਸੀ ਹਾਂਜੀ ਪਰਸੋਂ ਵੀਨਾ ਤੇ ਵੀਨਾ ਆਈ ਸੀ, ਵੀਨਾ ਤੇ ਰੀਨਾ ਆਈਆ ਸੀ ਦੋਹੇ ਫਿਰ ਉਹਨਾਂ ਘਰ ਹੋ ਕੇ ਆਈਆ ਸੀ ਮਿੰਦਰ ਕੇ ਘਰ ਹਾਂਜੀ ਉਧਰੋਂ ਹੋ ਕੇ ਆਏ ਸੀਗੇ ਮੈਂ ਕਿਹਾ ਵੀਨਾ ਹੁਣੀ ਠੀਕ ਠਾਕ ਆ ਹਾਂ ਠੀਕ ਠਾਕ ਬਸ ਓਹ ਵੀ ਹੋਰ ਬੱਚੇ ਠੀਕ ਠਾਕ ਆ ਉਹਦੇ ਦੇਵਾ ਕੀ ਕਰਦਾ ਹੁੰਦਾ ਹੁਣ ਦੇਵਾ ਫ੍ਰੀ ਦੇਵਾ ਕੁਸ਼ ਵੀ ਨੀ ਦੇਵੇ ਨੀ ਕੀ ਕਰਨਾ ਅੜੀਏ ਦੇਵੇ ਨੂੰ ਕਿਤੇ ਕਿੰਨਾ ਕੁ ਕੰਮ ਕੁਮ ਕੋਈ ਸਿਖਾਂਦੇ ਤੇਰਾ ਨਾ ਓ ਸਿੱਖਦਾ ਨੀ ਆਂਦਾ ਜਾਣਾ ਈ ਬਾਰ ਆ, ਲਾਈ ਹੋਈ ਫਿਲੇ ਓਨਾ ਸਾਰੇ ਪਰਿਵਾਰ ਨੇ ਬਾਰ ਜਾਣਾ ਆ, ਵੇਖੋ ਕਦੋਂ ਆ ਜਾਂਦੀ ਓਨਾ ਦੀ

ਤੁਹਾਡੀ ਕੁੜੀ ਦਾ ਕੀ ਹਾਲ ਆ ਕੁੜੀ ਦਾ ਨੀ ਕੁੜੀ ਦਾ ਤੇ, ਰੇੜਕਾ ਪਿਆ ਈ ਰੇਂਦਾ ਪਿਆ ਰੇਂਦਾ ਆ ਗਾਰੇ ਚ

ਕੁੜੀ ਦਾ ਰੇੜਕਾ ਪਿਆ ਰੇਂਦਾ ਵਿੱਚ

ਓ ਏਤਰਾਂ ਦੀ ਆ, ਜਿਹੜੇ ਨਊ ਨੂੰ ਨੀ ਸਮਜ ਸਕਦੀ ਓਨੇ ਕੀ ਕਰਨਾ ਤਿੰਨ ਨਉਆਂ ਨੇ ਤੇ ਦੋ ਨਾਲ ਚੰਗੀ ਰਹਿੰਦੀ ਆ, ਏਦੇ ਨਾਲ ਵਿਚਾਰੀ ਨਾਲ ਚੰਗੀ ਰਹਿੰਦੀ ਆ, ਓਨਾ ਦੇ ਘਰ ਵਾਲੇ ਫੌਜੀ ਆ, ਏਦਾ ਨੌਕਰੀ ਵਾਲਾ ਆ, ਏਦਾ ਵੇਰਕਾ ਵਾਲੀ ਡੇਰੀ ਚ ਲੱਗਾ ਆ ਸਰਕਾਰੀ ਨੌਕਰੀ ਏਦੇ ਵਾਲਾ ਵੀ ਕਰਦਾ ਵਾ ਜੇ ਓਦੇ ਨਾਲ ਨੀ ਬਣਦੀ ਸੱਸ ਨਾਲ ਨੀ ਬਣਦੀ ਤੇ ਆਪਣੇ ਨਾਲ ਲੈਜੇ ਓਥੇ

ਹੁਣ ਸਾਡਾ ਬਿੱਟੂ ਆ ਤੇ ਓਨੇ ਵੇਖੋ ਕਿੰਨਾ ਚਿਰ ਨਾਲ ਰੱਖੀ ਹੀ ਗੀ ਆਹੋ, ਨਈਂ ਨਈਂ ਏਦਾ ਪ੍ਰਾਹੁਣਾ ਜੇੜਾ ਡੇਰੇ ਈ ਵੇਰਕੇ ਵਾਲੀ ਡੇਰੀ ਚ ਲੱਗਾ ਗੁਰਦਾਸਪੁਰ ਆਹੋ ਤੇ ਅੰਬਰਸਰ ਓਥੇ ਲੈਜੇ ਨਾਲ ਸਾਥ ਨਈਂ ਚੰਗਾ ਚਾਉਂਦੀ ਆਪਣੇ ਨਾਲ ਨੀ ਛੱਡ ਸਕਦਾ ਓਥੇ, ਕਿਰਾਏ ਤੇ ਰਹਿ ਸਕਦੇ ਨੇ ਹਰ ਇੱਕ ਤੇ ਗੱਲ ਏ ਆ ਕਿ, ਚਾਚੀ ਨਊਆਂ ਰੱਖਣੀਆਂ ਬੜੀਆਂ ਔਖੀਆਂ ਨੇ, ਏਨਾ ਦੀ ਹਰ ਇੱਕ ਗੱਲ ਮੰਨਣੀ ਪਏਗੀ ਮੰਨਣੀ ਪੈਂਦੀ ਆਹੋ

ਆਪਣੀ ਮਰਜੀ ਓਦੋਂ ਹੋਰ ਸੀ ਹੁਣ ਹੋਰ ਜਦੋਂ ਧੀਆਂ ਪੁੱਤਾਂ ਚ ਪੈਕੇ ਨਹੂੰ ਚ ਪੈਗੀ ਜਦੋਂ ਹੋਰ ਹੋਰ ਹੋਰ ਸਕਸ ਬਦਲਣੇ ਪੈਂਦੇ ਆ, ਮਨ ਜਿਹੜੇ ਬਦਲਣੇ ਪੈਂਦੇ ਨੇ ਅਸੀਂ ਹਾਂ ਤੇ ਅਸੀਂ ਜਿਹੜੇ ਅੱਗੇ ਆਲੇ ਅਸੀਂ ਦੋਵੇਂ ਨੂੰਹ ਸੱਸ ਹਾਂ, ਤੇ ਹੁਣ ਮੈਂ ਤਿੰਨਾਂ ਦੇ ਵਿੱਚ ਰਹਿੰਦੀ ਦੋ ਨਹੂੰਆਂ ਇੱਕ ਸੱਸ ਆਂ ਮੈਂ ਜੇ ਕੋਈ ਚੀਜ ਲੈ ਆਉਣਗੇ ਕੁਸ਼ ਕਰ ਲੈਣ ਤਾਂ ਉਖਲੀ ਕਵਾੜੀ ਵਾਂਗੂ ਪੈ ਜਾਣਾ ਆ ਗਾ, ਸਬਰ ਸੰਤੋਖ ਰੱਖਣਾ ਚਾਈਦਾ ਏਨੇ ਨੇ ਕੋਈ ਚੀਜੀ ਵਰਤਨੀ ਹੁੰਦੀ ਆ ਚੀਜ ਵੀ ਚਾਈਦੀ ਏਨਾ ਨੂੰ ਪੈਸਾ ਵੀ ਚਾਈਦਾ ਏਨਾ ਨੂੰ ਸਭ ਕੁਛ ਚਾਈਦਾ ਕੀ ਨੀ ਖਾਣ ਨੂੰ ਚਾਈਦਾ ਲੀੜਾ ਕੱਪੜਾ ਚਾਈਦਾ ਕੀ ਨੀ ਚਾਈਦਾ ਏਨਾ ਨੂੰ ਹੂੰ ਹੁਣ ਮੇਰੀ ਨਹੂੰ ਗਈ ਸੀ ਕਿਤੇ, ਨਿੱਕੀ ਕਹਿੰਦੀ ਓਦੇ ਡੈਡੀ ਨੇ ਦੋ ਸੌ ਦੋ ਹਜਾਰ ਰੁਪਈਆ ਦਿੱਤਾ ਆਂਦਾ ਆ ਲੈ ਪੁੱਤ ਤੂੰ ਆਪਣੀ ਮਾਸੀ ਦੀ ਕੁੜੀ ਦੇ ਵਿਆਹ ਜਾਣਾ ਦੋ ਹਜਾਰ ਰੁਪਈਆ ਲੈਜਾ ਓ ਆਪਣੇ ਪਿਓ ਤੋਂ ਚੋਰੀ ਮੈਨੂ ਪੰਜ ਸੌ ਰੁਪਈਆ ਦੇ ਗਿਆ ਆ ਲਓ ਮੰਮਾ ਤੁਸੀਂ ਆਪਣੇ ਕੋਲ ਰੱਖੋ, ਡੈਡੀ ਨੂੰ ਨਾ ਦੱਸਿਓ, ਸਾਡੇ ਕੋਲੋਂ ਡੈਡੀ ਲਿਆਕੇ ਖਰਚ ਦਿੰਦਾ, ਤੁਸੀਂ ਕੋਈ ਆਇਆ ਗਿਆ ਤੇ ਖਰਚਣਾ ਪੈਂਦਾ ਵਾ ਗਾ ਮੈਂ ਨਹੀਂ ਪੁੱਤ ਤੂੰ ਵਿਆਹ ਜਾਣਾ ਤੂੰ ਰੱਖ ਆਪਣੇ ਕੋਲ ਆਕੇ ਮੈਨੂੰ ਦੇਦੀ, ਨਹੀਂ ਮੰਮਾਂ ਜੀ ਮੈਂ ਨੀ ਇੱਤਰਾਂ ਕਰਨਾ ਤੁਸੀਂ ਰੱਖੋ ਆਪਣੇ ਕੋਲ, ਤੇ ਮੈਂ ਰੱਖਿਆ ਹੀ ਤੇ ਫਿਰ ਓਹੀ ਤੇ ਰੀਨਾ ਸੂਟ ਲਿਆਕੇ ਸਮਾਕੇ ਤੇ ਗਹਾਂ ਗਈ ਓਨੇ ਮੈਨੂੰ ਪੁੱਛਣਾ ਏ

ਹਾਂ ਰੀਨਾ ਚਲਗੀ ਓਦਨ ਮੀਨਾ ਹੋਨਾ ਦੇ ਨਾਲ ਈ ਚਲਗੀ, ਮੀਨਾ ਵੀ ਓਦਰ ਏ ਆਈ ਵੀ ਚਲ ਹੋ ਜਾਨੇ ਆਂ ਹਾਂ, ਓਦਰ ਵੀ ਜਾਣਾ ਪੈਣਾ ਕੀ ਕਰਨ ਫਿਰ ਹੁਣ ਨਈਂ ਏਨਾ ਦੀ ਮਰਜੀ ਆ ਨੀਲਮ ਅੱਗੇ, ਅੱਗੇ ਭਰਾ ਦਾ ਵਿਆਹ ਹੋਇਆ ਏਦਾ ਡੇਡ ਮਹੀਨਾ ਰਹਿ ਕੇ ਆਈ ਹੀ ਗੀ ਤਾਂ ਨੀ ਰੱਜੀ ਏਦਾ ਡਰ ਪਿਆ ਰਾਜ ਨੂੰ ਏ ਕਿਹੜਾ ਘਰ ਆ ਰਾਜ ਨੂੰ ਕਹੀਂ ਹਾਂ ਆਜੇ ਕਿਸੇ ਦਿਨ ਹਾਂ ਕਰਾਂਗੀ ਫੋਨ ਜਾਕੇ ਮੈਂ ਕਰੂੰਗੀ ਰਾਤ ਨੂੰ

ਹਾਂ ਆਸੀ ਵੀ ਆਈ, ਆਸੀ ਦੇ ਦੇਰਦੇ ਘਰ ਜੁੜਵਾ ਬੱਚੇ ਹੋਏ ਕੁੜੀ ਮੁੰਡਾ ਹੋਏ ਹੀ ਗੇ ਤੇ ਓ ਓਥੇ ਹਸਪਤਾਲ

ਹੈਂ ਏਦੇ ਪੈਰਾਂ ਪਿੱਛੇ ਵੇਖਲਾ ਨਿਕੇ ਜੇ ਨੇ ਲਿਆਂਦੇ ਕਿ ਨਈਂ ਹੋਰ ਵੀਰ

ਚਲੋ ਚੰਗਾ ਸਗੋਂ ਕਿ ਵਧੀਆ ਹੋਇਆ ਕੰਮ ਸਗੋ ਨਿਕਾ ਜਾ ਠੀਕ ਠਾਕ ਹਾਂਜੀ ਹਾਂਜੀ ਨਿੱਕਾ ਜਾ ਠੀਕ ਠਾਕ ਆ ਨੱਠਾ ਭੱਜਾ ਫਿਰਦਾ ਆ ਗਾ ਓਵੀ

ਹਾਂਜੀ ਹਾਂਜੀ ਨਈਂ ਬਾਕਰ ਚ ਤੁਰਦਾ ਓਤਰਾਂ ਨੀ ਤੁਰਦਾ ਸਾਡਾ ਤਾਂ ਸਗੋਂ ਬਾਕਰ ਚ ਵੜਦਾ ਓ ਬਾਕਰ ਚ ਨੱਠਾ ਫਿਰਦਾ

ਸਾਡਾ ਬੜਾ ਡਰਦਾ ਵਾ ਓਨੀ ਡਰਦਾ ਆਸੀ ਆਲਾ ਜਿਰਮੀ ਆ ਨੱਸਾ ਭੱਜਾ ਫਿਰਦਾ ਗੇਟ ਨੂੰ ਹੱਥ ਲਾ ਲਾ ਕੇ ਆਉਂਦਾ ਓ ਓ ਸਿਆਰ ਵਾ ਏਦੇ ਨਾਲੋਂ

ਓ ਚੁਸਤ

ਆਹੋ ਆਹੋ ਚਾਚੀ ਹਾਂਜੀ

ਮੈਂ ਤੇ ਤੇਰੇ ਚਾਚੇ ਨੂੰ ਦੱਸਣ, ਮਹਾਂ ਏ ਸਗੋਂ ਰਮਨ ਅਮਨ ਵਾਲਾ ਜੇੜਾ ਵਾ ਏ ਢੋਲ ਢੱਗਾ ਵਾ, ਜਿਹੜਾ ਆਸੀ ਵਾਲਾ ਓ ਚੁਸਤ ਵਾ ਮਹਾਂ ਓਤਰਾਂ ਵੀ ਓ ਲੰਮਾ ਵਾ ਏਦੇ ਨਾਲੋਂ

ਆਹੋ ਏਨਾ ਦੀ ਹੂੰਮਾ ਈ ਐਂ ਹੁੰਦੀ ਹਾਂ ਹੂੰਮਾ ਦੇ ਨਾਲ ਈ ਆ ਸਾਰੇ ਕੰਮ

ਮੇਰੀ ਭਤੀਅ ਆ ਤੇ ਓਨਾ ਦਾ ਵੀ ਗਾਡੀ ਇੱਕੋ ਇੱਕੋ ਆ, ਗਾਡੀ ਰੱਬ ਨੇ ਅਜੇ ਕੋਈ ਸੁਣੀ ਨੀ ਗੀ ਬਥੇਰਾ ਰੱਬ ਗਡੀ ਦੁਆ ਕਰੀਦੀ ਆ ਰੱਬਾ ਓਦੀ ਵੀ ਝੋਲੀ ਭਰਦੇ ਚਲ ਓਨੁ ਇੱਕ ਇੱਕ ਧੀ ਦੇ ਛੱਡ ਆਪਣੇ ਘਰ ਰੁੱਝ ਜਾਵੇ

ਓਦੀ ਗੱਲ ਕਰਨ ਡਈ ਆਂ ਕਿ ਮਹਾਂ ਓਦੇ ਘਰ ਵੀ ਕੋਈ ਜੂੰ ਲਾਡੀ ਨਾਲੋਂ ਪਹਿਲੋਂ ਵਿਆਹ ਹੋਇਆ ਹਿਸਾਬ ਲਾਲਾ ਆਹੋ ਆਹੋ ਰੱਬ ਗਾਡੀ ਬਥੇਰੀ ਬੇਨਤੀ ਕਰੀ ਤੀ ਕਿ ਰੱਬਾ ਓਦੀ ਵੀ ਝੋਲੀ ਭਰਦੇ ਤੂੰ ਕਿਤੇ, ਤੇਰੇ ਘਰ ਚ ਕੋਈ ਘਾਟਾ ਨੀ ਹੈਗਾ ਤੂੰ ਓਦੀ ਵੀ ਕਿਤੇ ਝੋਲੀ ਭਰਦੇ ਖਾਲੀ ਝੋਲੀ ਭਰ, ਲੋਕਾਂ ਦੇ ਸੁੱਕੇ ਦਰੱਖਤ ਤੂੰ ਹਰੇ ਕਰ ਸਕਦਾਂ ਤਾਂ ਓਨੁ ਵੀ ਹਰੀ ਭਰੀ ਕਰ ਕਿਤੇ ਆ ਰੀਨਾ ਸਾਡੀ ਆ ਤੇ ਰੀਨਾ ਦੇ ਚਾਰ ਭਰਾ ਵਾ ਰੀਨਾ ਦੇ ਦਏਰ ਜੇਠ ਤੇ ਏਨਾ ਦੇ ਚਾਰੋਂ ਕੋਲ ਬੱਚਾ ਤੇ ਨਨਾਣ ਰੀਨਾ ਦੀ ਇੱਕੋ ਆ ਤੇ ਓਦਾ ਕੋਈ ਵੀ ਨੀ ਬੱਚਾ ਵਿਚਾਰੀ ਦਾ

ਲੋਕੀਂ ਭੈਣਾਂ ਗੱਲਾਂ ਮੁੜਕੇ ਬੜੀਆਂ ਕਰਦੀਆਂ ਨੇ ਏਨੁ ਏਦੇ ਮੁੰਡੇ ਨੂੰ ਵੀ ਤੇ ਏਦੀ ਕੁੜੀ ਨੂੰ ਵੀ ਰੱਬ ਨੇ ਪੱਥਰ ਦਿੱਤੇ, ਏਨਾ ਨੂੰ ਕਿਹੜੀਆਂ ਤੀਵੀਆਂ ਦਿੱਤੀਆ ਅਸੀਂ ਤੀ ਆਪ ਕਹਿਣੇ ਆ ਰੱਬਾ ਜਿੰਨਾਂ ਦੀਆਂ ਖਾਲੀ ਝੋਲੀਆਂ ਓਨਾ ਨੂੰ ਭਰਦੇ ਤੂੰ ਓਨਾ ਨੂੰ ਈ ਭਰ ਝੋਲੀਆਂ ਓਨਾ ਦੀਆਂ ਸੁੱਕੇ ਦਰੱਖਤ ਹਰੇ ਕਰ ਸਕਨਾ ਵਾਂ ਤੂੰ ਓਨਾ ਨੂੰ ਵੀ ਕਰਦੇ ਹਰੀਆਂ ਭਰੀਆਂ

ਰੱਬ ਦੇ ਘਰ ਵਿੱਚ ਦੇਰੀ ਹੁੰਦੀ ਆ ਅੰਦੇਰ ਨੀ ਹੁੰਦੀ ਹਾਂ ਓਦੇ ਘਰਚ ਕੋਈ ਘਾਟਾ ਨੀ ਹਾਏ ਆ

ਵਿਜੇ ਹੋਰੀਂ ਆਗੇ ਆ ਘਰੇ ਮਹਾਂ ਵਿਜੇ ਹੋਣੀ ਆਏ ਨੇ ਆਹੋ ਵਿਜੇ ਹੋਰੀਂ ਆਏ ਆ ਭੱਠੇ ਤੋਂ

ਹਾਂਜੀ ਓ ਵਿਜੇ ਦੀ ਡਿਕਸ ਹਿੱਲੀ ਆ ਤੇ ਏਸ ਕਰਕੇ ਆਏ ਆ ਕੇ

ਓਦਾ ਲੱਕ ਦਰਦ ਕਰਦਾ ਓਦੇ ਪਤਾ ਨੀ ਓਥੇ ਕਿਹੜਾ ਕੰਮ ਕੁਮ ਕਰਦਾ ਡਿਕਸ ਹਿੱਲ ਗਈ ਏ ਹਾਏ ਤੂੰ ਮਲਾਦੇ ਕਿਤੇਓਂ ਕਿ

ਹਾਂ ਹਾਂ ਘੁਮੰਣੀ ਚਲਜੇ ਜਾਵੇ ਤਾਂ ਨਾ ਜੇ ਵੜਿਆ ਤੇ ਅੰਦਰ ਰਹਿੰਦਾ ਵਾ, ਬੰਦਾ ਕਿਸੇ ਨੂੰ ਪੁੱਛੇ ਪੁੱਛਾਵੇ ਜਾਵੇ ਆਵੇ ਨਈਂ ਤੇ ਘੁੰਮਣੀ ਕਿਹੜਾ ਦੂਰ ਵਾ ਘੁੰਮਣੀ ਓਥੇ ਸੂਏ ਤੇ ਜਾਕੇ ਤੇ ਓਥੇ ਆਖੇ ਵੀ ਮੈਂ ਓਦੇ ਕੋਲ ਜਾਣਾ ਤੇ ਲੋਕੀਂ ਓਥੇ ਖਲਾ ਦਿੰਦੇ ਸਿੱਧਾ ਸਾਮਣੇ ਓਦੀ ਦੁਕਾਨ ਮੇ

ਓ ਰਾਣੀ ਵਾਸਤੇ ਵਿਚਾਰੀ ਵਾਸਤੇ ਸਤਾਅ ਆ ਕੇ ਆਹੋ ਕੇ ਜਦੋਂ ਘਰ ਆਜੇ ਓਦੇ ਭਾਅ ਦਾ ਸਤਾਅ ਹੋਇਆ ਓਦੇ ਵਾਸਤੇ ਸਤਾਅ ਵਾ ਕੇ

ਨਈਂ ਓਥੇ ਕਿਸੇ ਨੂੰ ਲੈਕੇ ਕਿਸੇ ਨੂੰ ਨਾਲ ਮੋਟਰਸਾਈਕਲ ਤੇ, ਤੇ ਲੈਕੇ ਤਾਂ ਚਲਜੇ ਓਨਾ ਨੂੰ ਕਿਸੇ ਨੂੰ

ਓਥੇ ਤੇ ਝੱਟ ਪਤਾ ਲੱਗ ਜਾਂਦਾ ਸੂਏ ਦੇ ਉੱਤੇ ਤਾਂ ਹੈਗਾ ਵਾ ਚਲੋ ਠੀਕ ਆ ਚਾਚੀ ਮੈਂ ਬਾਅਦ ਚ ਕਰਨੀ ਆਂ ਗੀ

ਸਤਿ ਸ਼੍ਰੀ ਅਕਾਲ ਜੀ, ਮੈਂ ਯੁੱਧਵੀਰ ਜਿਲ੍ਹਾ ਮਾਨਸਾ ਤੋਂ ਜਿਹੜਾ ਕਿ ਅੱਜ ਦਾ ਮੇਰਾ ਵਿਸ਼ਾ ਹੈ ਇਹ ਨੀਲੀ ਹੈ, ਇਹ ਨੀਲੀ ਇੱਕ ਕਹਾਣੀ ਹੈ, ਜਿ-ਦਿਨ, ਜਿਹਦਾ ਮੈਂ ਤੁਹਾਨੁੂੰ ਦੱਸ ਜਾ ਰਿਹਾਂ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਹਾਣੀਆਂ ਬਹੁਤ ਤੇਜ਼, ਰੁਮਾਂਚਕ ਅਤੇ romantic ਹੁੰਦੀਆਂ ਨੇ, ਜਿਹਨੂੰ ਕਹਾਣੀਆਂ ਨਾਲ ਪਿਆਰ ਪੈ ਜਾਦਾ ਹੈ ਉਹ ਜ਼ਿੰਦਗੀ ਵਿੱਚ ਸਭ ਕੁੱਝ ਕਰ ਸਕਦਾ ਹੈ ਇਹ ਨੀਲੀ ਰੰਗ ਦੀ ਗੋਰੀ ਸੀ ਜਿਵੇਂ ਕੋਈ ਮੱਖਣ ਦੇ ਪੇੜੇ ਨੂੰ ਦੁੱਧ ਨਾਲ ਧੋ ਲੈ ਕੇ ਰੱਖਿਆ ਸੋਹਣੀ ਸਿਹਤਮੰਦ ਗਾਂ ਦਾ ਦੁੱਧ ਵੀ ਵਧੀਆ ਹੁੰਦਿਆਂ ਹੋਇਆ ਹੈ। ਗਵਾਲੇ ਦੇ ਢੇਰ ਸਾਰੇ ਢੰਗਰਾਂ ਵਿੱਚੋਂ ਚੁਣ ਕੇ ਮੇਰੀ ਤ੍ਰੀਮੱਤ ਨੇ ਨੀਲੀ ਨੂੰ ਪਸੰਦ ਕੀਤਾ ਸੀ ਅਤੇ ਫੇਰ ਇਸੇ ਦੇ ਦੁੱਧ ਦਾ ਭਾਅ ਚੁਕਾਇਆਂ ਗਿਆ। ਹਰ ਰੋਜ਼ ਸਵੇਰੇ ਗਵਾਲਾ ਨੀਲੀ ਨੂੰ ਸਾਡੇ ਲੈ ਆਉਂਦਾ ਅਤੇ ਸਾਹਮਣੇ ਮਹਿੰਦੀ ਦੇ ਬੂਟੇ ਹੇਠ ਖਲੋਤੀ ਉਹ ਗਾਗਰ ਤੁਰਦੀ, ਭਰ ਕੇ ਤੁਰ ਜਾਂਦੀ, ਹਰ ਰੋਜ਼ ਸਵੇਰੇ ਪਹਿਲੇ ਨੀਲੀ ਆਉਂਦੀ। ਫੇਰ ਗਵਾਲਾ ਆਉਂਦਾ, ਫੇਰ ਸਿਰ ਤੇ ਸਾਰੇ ਚਾਰੇ ਦੀ ਟੋਕਰੀ ਚੁੱਕੀ । ਨੀਲੀ ਦੇ ਨੀਲੀ ਦੇ ਸਾਹਮਣੇ ਚਾਰਾ ਰੱਖਦਾ, ਚਾਰਾ ਰੱਖਦਾ, ਉਹਦੇ ਪਿੰਡ ਦੇ ਪਿੰਡੇ ਤੇ ਹੱਥ ਫੇਰਦਾ ਤੇ ਫੇਰ ਦੁੱਧ ਚੋਣ ਬੈਠ ਜਾਂਦਾ । ਫੇਰ ਗਾਗਰ ਵਿੱਚ ਧਾਰਾਂ ਦਾ ਸੰਗੀਤ ਸੁਣਾਈ ਦੇਣ ਲੱਗ ਪੈਂਦਾ। ਜਿਤਨਾ ਚਿਰ ਗਵਾਲਾ ਦੁੱਧ ਚੋਂਦਾ ਰਹਿੰਦਾ, ਨੀਲੀ ਟੋਕਰੀ ਵਿੱਚੋਂ ਦਾਣਾ, ਵੜੇਵੇਂ, ਖਲ਼ੀ ਆਦਿ ਚਾਰਾ ਖਾਂਦੀ ਰਹਿੰਦੀ । ਦੁੱਧ ਦਾ ਭਾਅ ਚੁਕਾਣ ਵੇਲ਼ੇ ਇਸ ਤਰ੍ਹਾਂ ਦਾ ਚੰਗਾ ਚਾਰਾ ਖੁਆਣ ਦੀ ਵੀ ਸ਼ਰਤ ਤੈਅ ਕੀਤ ਹੋਈ ਸੀ ਤੇ ਕਦੀ-ਕਦੀ ਮੇਰੀ ਤ੍ਰੀਮਤ ਉਚੇਚਾ ਜਾ ਕੇ ਟੋਕਰੀ ਵਿੱਚ ਵੇਖ ਲੈਂਦੀ, ਗਵਾਲਾ ਆਪਣਾ ਇਕਰਾਰ ਪੂਰਾ ਕਰ ਰਿਹਾ ਸੀ ਕਿ ਨਹੀਂ । ਚੰਗੀ ਖ਼ੁਰਾਕ ਡੰਗਰ ਨੂੰ ਮਿਲ਼ੇ ਤੇ ਦੁੱਧ ਚੰਗਾ ਹੁੰਦਾ ਹੈ, ਵਿੱਚੋਂ ਮੱਖਣ ਚੋਖਾ ਨਿਕਲ਼ਦਾ ਹੈ । ਹਰ ਰੋਜ਼ ਸਵੇਰੇ ਨੀਲੀ ਆਉਂਦੀ, ਤਾਵਲੀ-ਤਾਵਲੀ । ਕਦੀ ਮੈਂ ਸੋਚਦਾ ਉਸ ਨੂੰ ਮਸਾਲੇਦਾਰ ਚਾਰਾ ਖਾਣ ਦੀ ਕਾਹਲ਼ ਹੁੰਦੀ ਹੈ। ਕਦੀ ਮੈਂ ਸੋਚਦਾ ਉਸ ਨੂੰ ਦੁੱਧ ਦੇ

ਨੀਲੀ ਨਿੱਤ ਆਉਂਦੀ। ਕਦੇ ਜਦੋਂ ਅਸੀਂ ਅਜੇ ਸੌਂ ਰਹੇ ਹੁੰਦੇ । ਕਦੀ ਜਦੋਂ ਅਸੀਂ ਸੌ ਕੇ ਉੱਠ ਰਹੇ ਹੁੰਦੇ । ਕਦੀ ਜਦੋਂ ਅਸੀਂ ਸੌਂ ਕੇ ਉੱਠ ਚੁੱਕੇ ਹੁੰਦੇ । ਮਲਕੜੇ ਆਉਂਦੀ, ਪਿੱਤਲ਼ ਦੀ ਗਾਗਰ ਵਿੱਚ ਧਾਰਾਂ ਦਾ ਨਗਮਾ ਵੇਖਣ ਤੇ ਵੇਖ ਛੇੜ ਕੇ ਤੁਰ ਜਾਂਦੀ । ਬਹੁਤ ਦਿਨ, ਖ਼ੈਰ, ਸਾਨੂੰ ਨੀਲੀ ਦੀ ਉਡੀਕ ਨਹੀਂ ਕਰਨੀ ਪਈ । ਹੁਣ ਨੀਲੀ ਵੀ ਆਉਂਦੀ, ਪਿਛੇ ਨੀਲੀ ਦੀ ਵੱਛੀ ਆਉਂਦੀ । ਸ਼ਕਲ । ਗੋਰਾ ਗੋਰਾ ਰੰਗ, ਮਲੂਕੜੀ ਜਿਹੀ ਚਮੜੀ, ਲੰਮੀ ਫੁੰਮਣਦਾਰ ਪੂਛ, ਸ਼ਰਮਕਾ ਸ਼ਰਮਾਕਲ-ਸ਼ਰਮਾਕਲ ਲੱਖ ਲਾਜਾਂ ਭਰੀਆਂ ਅੱਖੀਆਂ । ਮੇਰੀ ਤ੍ਰੀਮਤ ਦੀ ਦੁੱਧ ਦੀ ਲੋੜ ਜਿਵੇਂ ਨੀਲੀ ਦੇ ਦੁੱਧ ਦੇਣ ਤੇ ਨਿਰਭਰ ਹੋ ਗਈ ਸੀ । ਜਿਤਨਾ ਨੀਲੀ ਇੱਕ ਵੇਲ਼ੇ ਦਾ ਦੁੱਧ ਦਿੰਦੀ ਸਾਰਾ ਅਸੀਂ ਖ਼ਰੀਦ ਲੈਂਦੇ । ਵਸੇਂ-ਵਸੇਂ ਕਿਸੇ ਹੋਰ ਡੰਗਰ ਦਾ ਦੁੱਧ ਸਾਡੇ ਘਰ ਨਹੀਂ ਵੜਦਾ ਸੀ । ਤੇ ਅੱਜ-ਕੱਲ ਮੇਰੀ ਤ੍ਰੀਮਤ ਮੁੜ- ਮੁੜ ਗਵਾਲੇ ਨੂੰ ਕਹਿੰਦੀ, ਭੈੜਿਆ ਇਸ ਵੱਛੀ ਨੂੰ ਵੀ ਕੁਝ ਛੋੜਿਆ ਕਰ । ਬੜੀ ਵਧੀਆ ਗਾਂ ਬਣੇਗੀ। ਪਰ ਗਵਾਲਾ ਆਪਣੀ ਮਰਜ਼ੀ ਕਰਦਾ। ਜਦੋਂ ਮੇਰੀ ਤ੍ਰੀਮਤ ਉਸ ਨੂੰ ਵੱਛੀ ਬਾਰੇ ਯਾਦ ਕਰਵਾਉਂਦੀ, ਉਹ ਨੱਕ ਵਿੱਚ ਕੁਝ ਗੁਣਗੁਣਾ ਛੱਡਦਾ ਛੱਡਦਾ ਕਿਉਂਕਿ ਵੱਛੀ ਦੇ ਮੂੰਹ ਮਾਰਨ ਤੇ ਨੀਲੀ ਦੁੱਧ ਲਾਹ ਲੈਂਦੀ ਸੀ, ਅੱਜ-ਕੱਲ੍ਹ ਗਵਾਲ਼ੇ ਨੇ ਮਸਾਲੇ ਹੀ ਲਿਆਣਾ ਬੰਦ ਕਰ ਛੱਡਿਆ ਸੀ । ਸਾਡੇ ਸ਼ਿਕਾਇਤ ਕਰਨ ਤੇ ਉਹ ਹਮੇਸ਼ਾਂ ਕਹਿੰਦਾ, ਉਹ ਮਸਾਲਾ ਬਕਾਇਦਾ ਖੁਆਂਦਾ ਸੀ, ਕੇਵਲ ਵਕਤ ਉਸ ਬਦਲ ਛੱਡਿਆ ਸੀ । ਸ਼ਾਮੀਂ ਤੂੜੀ ਨਾਲ਼ ਵੀ ਖੁਆ ਛੱਡਦਾ ਸੀ । ਮੇਰੀ ਤ੍ਰੀਮਤ ਖਪਦੀ ਰਹਿੰਦੀ । ਇਸ ਗੱਲ ਤੇ ਖੱਪ-ਖੱਪ ਹਟਦੀ ਕਿ ਦੁੱਧ ਅੱਜ-ਕੱਲ੍ਹ ਪਾਣੀ ਵਰਗਾ ਸੀ ਤੇ ਕਦੀ ਇਸ ਗੱਲ ਤੇ ਖਪਣ ਲੱਗ ਪੈਂਦੀ ਕਿ

ਗਵਾਲਾ ਕਹਿੰਦਾ, ਨੀਲੀ ਵੱਛੀ ਲਈ ਦੁੱਧ ਛੁਪਾ ਕੇ ਰੱਖ ਲੈਂਦੀ ਏ ਤੇ ਪਿੱਛੋਂ ਉਸ ਨੂੰ ਪਿਲ਼ਾਂਦੀ ਹੈ । ਤੇ ਹਮੇਸ਼ਾਂ ਮੁੜ-ਮੁੜ ਥਣਾਂ ਨੂੰ